ਸਾਹਮਣੇ ਇੱਕ ਟੈਂਕੀ ਬਣੀ ਹੋਈ ਆ ਤੇ ਚਾਰੇ ਪਾਸੇ ਦਰੱਖਤ ਹੀ ਦਰਖਤ ਹੈ ਟਾਵਰ ਲੱਗਿਆ ਹੋਇਆ ਆ ਕਮਰੇ ਲੋਕਾਂ ਦੇ ਘਰ ਬਣੇ ਹੋਏ ਹੈ।

ਲੱਗੇ ਹੋਏ ਆ ਇੱਕ ਬਿਜਲੀ ਵਾਲਾ ਖੱਬਾ ਲੱਗਿਆ ਹੋਇਆ ਹੈ।

ਕਮਰੇ ਮੇਂ ਕਮਰੇ ਦੇ ਵਿੱਚ ਬਾਰੀਆਂ ਲੱਗੀਐਂ ਇਕ ਬਾਰ ਬਣਿਆ ਹੋਇਆ ਐ।

ਦਰੱਖਤ ਆ ਨੇਰੇ ਉੱਤੇ ਸੀਮੈਂਟ ਦਾ ਪਲਾਸਟਰ ਕੀਤਾ ਚਿੱਟੇ ਕਲਰ ਦਾ ਛੋਟੇ ਛੋਟੇ ਪੌਦੇ ਵੀ ਲੱਗੇ --

ਖੇਲ ਗਰਾਊਂਡ ਪੌੜੀਆਂ ਚੜ੍ਹੀ ਜਾਂਦੀ ਹੈਂ ਛੋਟੇ ਛੋਟੇ ਖੰਭੇ ਲੱਗੇ ਹੈ ਘਾਹ ਹੈ।

ਆ ਇੱਕ ਡਿਲਵਰੀ ਵਾਲਾ ਰੂਮ ਬਣਿਆ ਇਹਦੇ ਵਿੱਚ ਇੱਕ ਅਲਮਾਰੀ ਆ ਸਾਹਮਣੇ ਬਾਬਾ ਜੀ ਦੀ ਫੋਟੋ ਲੱਗੀ ਆ।

ਉਹ ਸਾਹਮਣੇ ਮੇਜ ਤੇ ਸਮਾਨ ਰੱਖਿਆ ਹੋਇਆ ਆ ਇੱਕ ਕੁਰਸੀ ਲੱਗੀ ਆ ਇੱਧਰ ਇੱਕ ਸਾਹਮਣੇ ਸੀਟ ਲੱਗੀ ਆ ਬਾਹਰ ਖੁੱਲਿਆ ਹੋਇਆ ਹੈ।

ਇੱਕ ਸ਼ਟਰ ਬਣਿਆ ਹੋਇਆ ਹੈ ਦਰਖਤ ਲੱਗੇ ਹੈ ਨਿਰੀ ਇੱਕ ਸਾਹਮਣੇ ਬੋੜ ਲੱਗਿਆ ਇੱਕ ਹੋਸਪੀਟਲ ਐ।

ਯਹਾਂ ਬਾਜ਼ਾਰ ਹੈ ਇੱਕ ਦੁਕਾਨ ਬਣੀ ਹੈ ਸਾਹਮਣੇ ਤਿੰਨ--

ਇੱਕ ਵੱਡੀ ਜਿੱਪ ਖੜੀ ਹੈ ਓਹਦੇ ਤੇ ਕੁਛ ਸਮਾਨ ਲੱਦਿਆ ਹੈ ਇੱਥੇ ਦੁਕਾਨਾਂ ਹੈਂ ਦੋ।

ਇਹਦੇ ਵਿੱਚ ਵੱਡੇ ਵੱਡੇ ਦਰਖਤ ਲੱਗੇ ਆ ।

ਔਰ ਏਕ ਕੁਰਸੀਆਂ ਪਈਐਂ ਲੰਮੇ ਲੰਮੇ ਪੱਤੇ ਆ ਪੌਦਿਆਂ ਦੇ ਉੱਤੋ ਦੀ ਇੱਕ ਤਾਰ ਜਾਂਦੀ ਐ।

ਸਕੂਲ ਹੈ ਬੱਡੀ ਸਾਰੀ ਸਕੂਲ ਦੀ ਬਿਲਡਿੰਗ ਬਣੀ ਹੈ ਨੀਲੇ ਕਲਰ ਚ ਸਕੂਲ ਦਾ ਨਾਮ ਲਿਖਿਆ ਕਾਲੇ ਰੰਗ ਦਾ ਗੇਟ ਹੈ।

ਮੇਨ ਗੇਟ ਦੇ ਬਾਹਰਲੇ ਪਾਸੇ ਲਾ ਪੀਲੀ ਅਤੇ ਕਾਲੀ ਜੀ ਪੱਟੀ ਬਣੀ ਹੋਈ ਹੈ ਤੇ ਪਿੱਛੇ ਦਰਖਤ ਵੱਡੇ ਵੱਡੇ--

ਮੈਂ ਕਿਸੇ ਘਰ ਦੀ ਛੱਤ ਪਾਈ ਜਾਂਦੇ ਮਿਸਤਰੀ ਸਰੀਏ ਦੇ ਜਾਲ ਬਣੇ ਹ ਇੱਕ ਭਾਈ ਇੱਧਰ ਖੜਾ ਇਕ ਉੱਧਰ ਨੂੰ ਖੜਾ ਇੱਕ ਨੇ ਨੀਲੇ ਰੰਗ ਦੀ ਸ਼ਰਟ ਪਾਈ ਏ।

ਪਰਦੇ ਲੱਗੇ ਆ ਗੁਲਾਬੀ ਇੱਕ ਇੱਕ ਕੱਚੇ ਗੁਲਾਬੀ ਬਾਰ ਬਣਿਆ ਜਾਲੀ ਵਾਲਾ ਫੁੱਲ ਲੱਗੇ ਉਤੇ ਵੇਲ ਬਣੀ ਹੈ।

ਤੇ ਪੰਛੀ ਦਰਖਤ ਇੱਧਰ ਟੈਂਪੂ ਜਿਹਾ ਖੜ੍ਹਾ ਇੱਕ --

ਟ੍ਰੈਕਟਰ ਦੇ ਪਿੱਛੇ ਹੱਲ ਪਾਯਾ ਹੈ ਟਾਇਰਾਂ ਦੇ ਵਿੱਚ ਸੰਤਰੀ ਅਤੇ ਚਿੱਟਾ ਜੇਹਾ ਕਲਰ ਹੈ ਨੀਲੇ ਕਲਰ ਦਾ ਟਰੈਕਟਰ ਹੈ ਇੱਕ ਸਟੇਅਰਿੰਗ ਆ।

ਆ ਲੱਗਾ ਲਾਈਟਾਂ ਚੱਲ ਲੱਗੀਆਂ ਇੱਕ ਫੋਟੋ ਲੱਗੀ ਆ ਥੱਲੇ ਫਾਰਸ਼ ਆ ਚਿੱਟੇ ਤੇ ਕਾਲੇ ਰੰਗ ਦੀ --

ਤੇ ਸਾਹਮਣੇ ਨਿੱਕੇ ਨਿੱਕੇ ਪਕਸ਼ੀ ਵੀ ਬਣੇ ਐ ਸਾਹਮਣੇ ਇੱਕ ਸਿੰਘਾਂ ਆਲੀ ਮੂਰਤੀ ਬਣੀ ਐ।

ਆ ਬਾਰ ਵਿੱਚ ਦੋ ਤਿੰਨ ਬੰਦੇ ਖੜ੍ਹੇ ਇੱਧਰ ਚਿੱਟੇ ਰੰਗ ਦਾ ਕੁੱਤਾ --

ਸਾਹਮਣੇ ਸੂਰਜ ਹੈ ਨੀਲੇ ਬੱਦਲ ਆ ਚਿੱਟੇ ਬੱਦਲ ਆ ਪੌਦੇ ਹੀ ਪੌਦੇ ਖੜ੍ਹੇ ਆ।